ਡੋਲੀ ਤੁਰਨ ਵੇਲੇ ਦੋਵੇਂ ਨਿੱਕੇ ਬੜਾ ਰੋਏ। ਦਿਲਾਸਾ ਦਿੱਤਾ ਕਿ ਫ਼ਿਕਰ ਨਾ ਕਰਿਓ। ਫਿਰ ਇਕ ਹੋਰ ਨੇ ਰਹਿ ਗਿਆ ਸਾਹ ਤੱਕ ਵੀ ਕੱਢ ਲਿਆ। ਵਿਆਹੀ ਨੂੰ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਭੂਆ ਨੇ ਮੇਰੇ ਬਾਪ ਦਾ ਦੂਜਾ ਵਿਆਹ ਕਰ ਦਿੱਤਾ। ਮੈਂ ਬੁਰੀ ਤਰ੍ਹਾਂ ਠੱਗਿਆ ਹੋਇਆ ਮਹਿਸੂਸ ਕੀਤਾ। ਮੇਰੇ ਵਿਆਹ ਦੀ ਅਸਲ ਕਹਾਣੀ ਮੇਰੇ ਜ਼ਹਿਨ ਵਿੱਚ ਘੁੰਮ ਗਈ। ਮੈਨੂੰ ਇਸੇ ਲਈ ਵਿਆਹਿਆ ਗਿਆ ਸੀ ਕਿ ਕੋਈ ਅੜਿੰਗਾ ਨਾ ਡਾਹਵੇ। ਇਸ ਮਗਰੋਂ ਚਾਰੇ ਪਾਸਿਉਂ ਚੁਣੌਤੀਆਂ ਦੀ ਸੁਨਾਮੀ ਜਿਹੀ ਆ ਗਈ। ਬੜਾ ਕੁਝ ਹੋਇਆ। ਮੇਰਾ ਤਲਾਕ, ਮੇਰੀ ਨਿੱਕੀ ਭੈਣ ਦਾ ਤਲਾਕ ਅਤੇ ਫਿਰ ਨਿੱਕੇ ਵੀਰ ਦਾ ਵਿਆਹ ਮਗਰੋਂ ਸਾਥੋਂ ਮੂੰਹ ਮੋੜ ਜਾਣਾ। ਫਿਰ ਇੱਕ ਦਿਨ ਮੇਰਾ ਬਾਪ ਵੀ ਚਲਾ ਗਿਆ। ਚੰਗਾ ਸੀ ਤੇ ਭਾਵੇਂ ਮਾੜਾ। ਪਰ ਜਦੋਂ ਉਸ ਦੀ ਖ਼ਬਰ ਸੁਣੀ, ਤਾਂ ਬੜਾ ਰੋਈ। ਮਾਂ ਵੀ ਬੜਾ ਚੇਤੇ ਆਈ। ਹੁਣ ਅਕਸਰ ਹੀ ਮੇਰੀ ਨਵੀਂ ਮਾਂ ਅਤੇ ਮੇਰੇ ਵੀਰ ਵਿੱਚ ਚਲਦੇ ਜਾਇਦਾਦ ਦੇ ਝਗੜੇ ਦੀਆਂ ਪੈਂਦੀਆਂ ਲੰਬੀਆਂ ਤਰੀਕਾਂ ਤੇ ਜਾਣਾ ਪੈ ਜਾਂਦਾ ਏ। ਕਦੀ-ਕਦੀ ਸਗੋਂ ਫਿਲਹਾਲ ਉਸ ਵਿਹੜੇ ਦਾ ਚੱਕਰ ਵੀ ਲੱਗ ਹੀ ਜਾਂਦਾ ਜਿੱਥੇ ਕਿਸੇ ਵੇਲੇ ਮੇਰੀ ਮਾਂ ਗੋਹਾ ਫੇਰਿਆ ਕਰਦੀ ਹੁੰਦੀ ਸੀ। ਆਖਿਰ ਵਿੱਚ ਦੋ ਗੱਲਾਂ ਆਖਣਾ ਚਾਹੁੰਦੀ ਹਾਂ। ਪਹਿਲੀ ਇਹ ਕਿ ਜ਼ਰੂਰੀ ਨਹੀਂ ਕਿ ਹਮੇਸ਼ਾ ਜ਼ਿੰਦਗੀ ਵਿਰਾਸਤ ਵਿੱਚ ਸੋਨਾ ਚਾਂਦੀ ਅਤੇ ਵੱਡੀਆਂ ਜਾਇਦਾਦਾਂ ਹੀ ਭੇਟ ਕਰੇ। ਕਈ ਵਾਰ ਮੁਫ਼ਤ ਵਿੱਚ ਮਿਲੀਆਂ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

ਅਤੇ ਕਦੇ ਮੇਰੇ ਆਏ ਹੋਏ number ਉਸ ਨੂੰ ਘੱਟ ਲੱਗਦੇ। ਫਿਰ ਬਹਾਨੇ ਜੇ ਨਾਲ ਆਪਣੇ ਫ਼ੌਜ ਵਿੱਚ officer ਮੁੰਡੇ ਦਾ ਜ਼ਿਕਰ ਛੇੜ ਲੈਂਦੀ। ਫਿਰ ਘੜੀ ਕੁ ਮਗਰੋਂ ਆਪਣੀ Canada ਵਿਆਹੀ ਧੀ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਲੈਂਦੀ। ਇੰਨੇ ਨੂੰ ਮੇਰਾ ਬਾਪ ਬਾਹਰੋਂ ਖੇਤਾਂ ਵਿੱਚੋਂ ਮਿੱਟੀ ਨਾਲ ਮਿੱਟੀ ਹੋਇਆ ਘਰ ਆਉਂਦਾ ਤਾਂ ਆਖਦੀ ਗੁਰਮੁਖ ਤੂੰ ਵੀ ਆਪਣੀ ਧੀ ਬਾਹਰ ਵਿਆਹ ਦੇ। ਮੁੜ ਇਹ ਸਾਰਾ ਟੱਬਰ ਕੋਲ ਬੁਲਾ ਲਊ ਤੇ ਤੁਹਾਡੀ ਵੀ ਇਹ ਜੂਨ ਕੱਟੀ ਜਾਉ। ਮੈਨੂੰ ਇੰਝ ਲੱਗਦਾ ਸਲਾਹ ਨਹੀਂ ਸਾਡਾ ਮਜ਼ਾਕ ਉਡਾ ਰਹੀ ਹੁੰਦੀ। ਇਹ ਸਾਰਾ ਕੁਝ ਸੁਣ ਮਾਂ ਚੁੱਪ ਰਹਿੰਦੀ ਤੇ ਬਾਪ ਹੱਸਦਾ ਰਹਿੰਦਾ। ਉਹਨੂੰ ਕਦੇ ਗੁੱਸਾ ਨਹੀਂ ਸੀ ਲੱਗਾ। ਵੱਡੀ ਭੈਣ ਜੋ ਸੀ ਉਸਦੀ। ਉਹ ਬਾਬਰੋਲੇ ਵਾਂਗ ਆਉਂਦੀ ਤੇ ਮੁੜ ਢੇਰ ਸਾਰੀਆਂ ਖਾਤਰਾਂ ਕਰਵਾ ਵਾਪਸ ਚੱਲੀ ਜਾਂਦੀ। ਮਗਰੋਂ ਸਾਡੇ ਘਰ ਕਲੇਸ਼ ਪੈ ਜਾਂਦਾ। ਇਸੇ ਗੱਲ ਤੋਂ ਮਾਂ ਬਾਪ ਆਪਸ ਵਿੱਚ ਲੜ ਪੈਂਦੇ। ਮਾਂ ਆਖਦੀ ਮੈਂ ਨਹੀਂ ਵਿਆਹੁਣੀ ਅਜੇ ਤੇ ਬਾਪ ਆਖ ਦਿੰਦਾ ਤੇ ਜੇ ਰਿਸ਼ਤਾ ਚੰਗਾ ਹੋਵੇ ਤਾਂ ਹਰਜ ਕੀ ਐ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਮੇਰਾ ਰਿਸ਼ਤਾ ਇਸ ਔਰਤ ਰਾਹੀਂ ਹੋਇਆ ਤਾਂ ਮੈਨੂੰ ਸਾਰੀ ਉਮਰ ਇਸ ਦੀ ਗੁਲਾਮੀ ਕਰਨੀ ਪੈਣੀ ਐ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 ਸਾਡੇ ਘਰ ਫਿਰ ਕਲੇਸ਼ ਪੈਂਦਾ। ਆਪਸੀ ਬੋਲਚਾਲ ਬੰਦ ਰਹਿੰਦੀ। ਉੱਤੋਂ ਉਹ ਸੁਨੇਹੇ ਤੇ ਸੁਨ੍ਹੇਹਾ ਘੱਲਦੀ ਰਹਿੰਦੀ ਕਿ ਕੋਈ ਜਵਾਬ ਦਿਓ। ਮਾਂ ਹਮੇਸ਼ਾ ਮੇਰਾ ਪੱਖ ਪੂਰੀਆ ਕਰਦੀ। ਆਖਦੀ ਤੂੰ ਬੱਸਪੜ੍ਹਾਈ ਵੱਲ ਧਿਆਨ ਦੇ। ਮੈਨੂੰ ਆਪਣੀ ਮਾਂ ਬੜੀ ਚੰਗੀ ਲੱਗਦੀ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 ਕਿੰਨੀ ਵਾਰ ਭੁਲੇਖੇ ਪੈਂਦੇ। ਕਿੰਨੀ ਵਾਰ ਕਨਸੋਆਂ ਹੁੰਦੀਆਂ ਕਿ ਉਹ ਲਾਗੇ ਹੀ ਹੈ ਪਰ ਮੈਂ ਜਿਆਦਾ ਨਾ ਰੋਂਦੀ ਕਿਉਂਕਿ ਨਿੱਕੇ ਭੈਣ ਭਾਈ ਵੀ ਸੀ। ਉਹ ਵੀ ਨਾਲ ਹੀ ਸ਼ੁਰੂ ਹੋ ਜਾਇਆ ਕਰਦੇ। ਮੇਰੀ ਜ਼ਿੰਮੇਵਾਰੀ ਵਧ ਗਈ। ਨਾਲ-ਨਾਲ ਭੂਆ ਦਾ ਸਾਡੇ ਘਰ 'ਚ ਦਖ਼ਲ ਵੀ। ਫਿਰ ਉਸ ਨੇ ਇੱਕ ਰਿਸ਼ਤੇ ਦੀ ਦੱਸ ਪਾਈ ਮੁੰਡਾ England ਪੜ੍ਹਾਈ ਕਰਨ ਗਿਆ ਸੀ। ਭੂਆ ਦੇ ਸਹੁਰਿਆਂ ਵੱਲ ਦੀ ਰਿਸ਼ਤੇਦਾਰੀ ਵਿੱਚੋਂ ਸੀ। ਮੈਂ ਨਾਂਹ ਕਰਨ ਦੀ ਸਥਿਤੀ ਵਿੱਚ ਨਹੀਂ ਸਾਂ। ਇੱਕ ਗੱਲ ਜਿਹੜੀ ਮੈਨੂੰ ਦਿਲਾਸਾ ਦਿੰਦੀ ਸੀ ਕਿ ਮੁੰਡਾ ਵੱਡੀ ਉਮਰ ਦਾ ਨਹੀਂ ਸੀ। ਡੋਲੀ ਤੁਰਨ ਲੱਗੇ ਦੋਵੇਂ ਨਿੱਕੇ ਬੜਾ ਰੋਏ। ਦਿਲਾਸਾ ਦਿੱਤਾ ਕਿ ਫ਼ਿਕਰ ਨਾ ਕਰਿਓ। ਫਿਰ ਇਕ ਹੋਰ ਨੇ ਰਹਿ ਗਿਆ ਸਾਹ ਤੱਕ ਵੀ ਕੱਢ ਲਿਆ। ਵਿਆਹੇੀਨੂੰ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਭੂਆ ਨੇ ਮੇਰੇ ਬਾਪ ਦਾ ਦੂਜਾ ਵਿਆਹ ਕਰ ਦਿੱਤਾ। ਮੈਂ ਬੁਰੀ ਤਰ੍ਹਾਂ ਠੱਗਿਆ ਹੋਇਆ ਮਹਿਸੂਸ ਕੀਤਾ। ਮੇਰੇ ਵਿਆਹ ਦੀ ਅਸਲ ਕਹਾਣੀ ਮੇਰੇ ਜ਼ਹਿਨ ਵਿੱਚ ਘੁੰਮ ਗਈ। ਮੈਨੂੰ ਇਸੇ ਲਈ ਵਿਆਹਿਆ ਗਿਆ ਸੀ ਕਿ ਕੋਈ ਅੜਿੰਗਾ ਨਾ ਡਾਹਵੇ। ਇਸ ਮਗਰੋਂ ਚਾਰੇ ਪਾਸਿਉਂ ਚੁਣੌਤੀਆਂ ਦੀ ਸੁਨਾਮੀ ਜਿਹੀ ਆ ਗਈ।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

ਹਾਂਜੀ ਸਤਸ਼੍ਰੀਅਕਾਲ ਕਿਵੇਂ ਹੋਂ?

ਬੱਸ ਵਧੀਆ

ਹਾਂਜੀ - ਹਾਂਜੀ ਬੱਸ ਵਧੀਆ ਤੁਸੀਂ ਦੱਸੋ ਹਾਂਜੀ ਕੀ ਕਰ ਰਹੇ ਸੀ? ਹਾਂਜੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਸੀ, ਮੈਨੂੰ call ਕੀਤੀ ਕੋਈ ਕਮ ਸੀ ਤੁਹਾਨੁੰ ਮੇਰੇ ਨਾਲ?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

ਕਹਿ ਸਕਦੇ ਹੋਂ ਕਿ ਆਪਣੇ words ਦੇ ਵਿੱਚ ਉਹਨੂੰ ਜਿਹੜਾ ਹੈ ਉਹ ਤੁਸੀਂ writedown ਕਰ ਲੈਣਾ assignment ਤੇ, ਹੈਨਾ? ਹਾਂਜੀ - ਹਾਂਜੀ ਤੁਸੀਂ ਮੈਨੂੰ ਦੱਸਦੋ

ਤੇ ਇਹਨਾਂ ਨੂੰ ਕੀ ਹੈ ਇਹ ਜਿਹੜੇ ਹੈਂ ਭਾਰਤ ਦੀ ਇੱਕ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਿਕ ਤੇ ਅਦਯਾਤਮਿਕ ਨੇਤਾ ਸੀ ਤੇ ਇਹਨਾਂ ਨੂੰ ਮਹਾਤਮਾ ਗਾਂਧੀ ਦਾ ਖ਼ਿਤਾਬ ਜਿਹੜਾ ਸੀ ਉਹ ਉਨੀ ਸੌ ਚੋਦਾਂ ਵਿੱਚ ਮਿਲਿਆ ਸੀ। ਦੱਫਣੀ ਆਹ ਦੱਖਣੀ ਅਫਰੀਕਾ ਦੇ ਵਿੱਚ ਜਿਹੜਾ ਕੀ ਹੁਣ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ ਤੇ ਇਹਨਾਂ ਨੂੰ ਭਾਰਤ ਵਿੱਚ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 ਆਹ ਤੁਸੀਂ, ਆਪਾਂ ਸਾਰੇ ਜਾਂਦੇ ਹੈ ਕਿ ਇਹਨਾਂ ਨੂੰ ਰਾਸ਼ਟਰਪਿਤਾ ਦਾ ਜਿਹੜਾ ਹੈ ਉਹ ਸਨਮਾਨ ਦੇ ਨਾਲ ਅਨਵਾਜੇਆ ਗਿਆ ਆ। ਹਾਂਜੀ ਹਾਂਜੀ ਹਾਂਜੀ ਤੇ ਇਹਨਾਂ ਦੇ ਜਨਮ ਬਾਰੇ ਦੱਸ ਸਕਦੇ ਹੋ ਤੁਸੀਂ?

ਦੱਸ ਦਿਨੀ ਹੈ ਇਹਨਾਂ ਦੇ ਜਨਮ ਬਾਰੇ ਅਹ ਗਾਂਧੀ ਜੀ ਦਾ ਜਨਮ ਜਿਹੜਾ ਸੀ ਉਹ ਪੱਛਮੀ ਭਾਰਤ ਦੇ ਰਾਜਸੁਬੇ ਦੇ ਵਿੱਚ ਇੱਕ ਵਪਾਰੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ।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

ਵਿੱਚ ਇਹਨਾਂ ਨੇ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ, ਗਾਂਧੀ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਭਾਰਤੀ ਮੁੱਲ ਦੇ ਲੋਕਾਂ ਦੇ ਹੱਕਾਂ ਲਈ ਸੰਗਰਸ਼ ਵਿੱਚ ਅਹਿੰਸਕ ਸਿਵਲ ਨਾਪ੍ਰਮਾਣੀ ਦਾ ਪ੍ਰਯੋਗ ਕੀਤਾ ਸੀ। ਅੱਛਾ - ਅੱਛਾ ਉਨੀ ਸੌ ਪੰਦਰਾਂ ਦੇ ਵਿੱਚ ਭਾਰਤ ਆਉਣ ਤੋਂ ਬਾਦ ਇਹਨਾਂ ਨੇ ਭਾਰੀ ਲਗਾਉਣ ਤੇ ਸ਼ੋਸ਼ਨ ਦੇ ਖਿਲਾਫ਼ ਜਿਹੜਾ ਆਹ ਉਹ ਕਿਸਾਨਾਂ ਤੇ ਮਜਦੂਰਾਂ ਨੂੰ ਇਕੱਠਾ ਕੀਤਾ, ਇਕੱਠਾ ਕਰਨਾ ਸ਼ੁਰੂ ਕੀਤਾ ਤੇ ਉਨੀ ਸੌ ਇਕੀ ਦੇ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਇਹਨਾਂ ਨੇ ਪੂਰੇ ਦੇਸ਼ ਵਿੱਚ ਗ਼ਰੀਬੀ ਦੇ ਖਿਲਾਫ਼, ਔਰਤਾਂ ਦੇ ਹਾਕਾਂ ਲਈ, ਧਾਰਮਿਕ ਸਾਂਝ ਬਣਾਨ ਲਈ, ਸ਼ੂਤ - ਸ਼ਾਤ ਨੂੰ ਖ਼ਤਮ ਕਰਨ ਲਈ, ਪਰ ਸੱਭ ਤੋਂ ਵੱਧ ਜਿਹੜਾ ਸੀ ਉਹ ਇਹ ਸੀ ਕਿ ਸਵਰਾਜ, ਆਪਣਾ ਰਾਜ ਉਦੇ ਲਈ ਅੰਦੋਲਨ ਚਲਾਏ।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

ਇਹਨਾਂ ਦੇ ਜੀਵਨ ਬਾਰੇ ਦੱਸ ਦੇਨੀ ਹੈ ਕਿ ਮੋਹਨ ਦਾਸ ਕਰਮ ਚੰਦ ਗਾਂਧੀ ਗੁਜਰਾਤ ਭਾਰਤ ਦੇ ਤਟੀ ਸ਼ਹਿਰ ਪੋਰਬੰਦਰ ਜਿਹੜੇ ਸੀ ਉਹਦੇ ਚ ਦੋ ਅਕਤੁਬਰ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 ਬਰਨਾਮੀ ਵੈਸ਼ਨੋ ਸਿਰਕੇ ਨਾਲ ਸੰਬੰਧ ਰੱਖਦੀ ਸੀ ਘਰ ਵਿੱਚ ਧਾਰਮਿਕ ਵਿਅਕਤੀਆਂ ਦਾ ਆਉਣਾ ਆਮ ਸੀ, ਉਹ ਕਰਮ ਚੰਦ ਗਾਂਧੀ ਜੀ ਦੀ ਜਿਹੜੇ ਕਹਿ ਸਕਦੇ ਹੋਂ ਕਰਮ ਚੰਦ ਦੀ ਚੌਥੀ ਪਤਨੀ ਸੀ,